ਲੈਫਟ ਸਾਈਡ ਦੇ ਕਾਫੀ ਨੂੰ ਕਵਰ ਕੀਤਾ ਗਿਆ ਵਾ ਰਾਈਟ ਸਾਈਡ ਤਾਹੀ--

ਤੇ ਇੱਕ ਚੇਅਰ ਏ ਆ ਜਿਹੜੇ ਸੱਜੇ ਬੰਨੇ ਚੇਅਰ ਏ ਆ ਕਾਊਂਟਰ ਏ ਆ ਉਤੋਂ ਉਸ ਦੇ ਉੱਪਰ--

ਤੇ ਨਾਲ ਹੀ ਇਹਦੇ ਐਕਟਿਵਾ ਲੱਗੀ ਐ ਬਲੈਕ ਕਲਰ ਦੀ ਲੇਫ਼੍ਟ ਸਾਈਡ ਤੇ ਬਾਕਸਿਸ ਪਏ ਆ ਉਹਦੇ ਵਿੱਚ ਸਮਾਨ ਐ ਆ ਕੁੱਛ।

ਪਹਾੜੀ ਦੇ ਉਪਰ ਬੈਠਾ ਆ ਉਹਨੇ ਡਾਰਕ ਰੈਡ ਕਲਰ ਦੀ ਸ਼ਰਟ ਪਾਈ ਆ ਤੇ ਬਲੈਕ ਕਲਰ ਦੀ ਪੈਂਟ ਪਾਈ ਆ।

ਪਿੰਡਾਂ ਵੱਲ ਡਿਆ ਵੇਖਣ ਕਾਫੀ ਸੋਹਣਾ ਵਿਊ ਆ ਪਰ ਪਿੱਛੇ ਕਾਫੀ ਪਿੱਛੇ ਵੱਡੇ ਵੱਡੇ ਪਹਾੜ ਏ ਆ।

ਗ ਕੁੜੀਆਂ ਨੇਂ ਇਹਨਾਂ ਨੇ ਸਾਰਿਆਂ ਨੇਂ ਅਪਨੇ ਸਿਰ ਢੱਕੇ ਆਂ ਤੇ ਇੱਕ ਸਾਹਮਣੇ ਜਿਹੜਾ ਇਹ ਸਟੇਜ ਤੇ ਇੱਕ ਗਿਆ ਆਦਮੀ ਬੋਲਣਾ--

ਇਹ ਪੈਲਸ ਦੀ ਡੈਕੋਰੇਸ਼ਨ ਹੋਈ ਆ ਪਿੰਕ ਐਂਡ ਵਾਈਟ ਕਲਰ ਦੇ ਨਾਲ ਰਾਈਟ ਸਾਈਡ ਤੇ ਇਹਦੇ ਕੰਟੇਨਰ ਪਏ ਦੋ ਡੱਬੇ ਵੱਡੇ ਪਏ ਆ।

ਤੇ ਲੇਫ਼੍ਟ ਸਾਈਡ ਤੇ ਏਹਦੇ ਮੇਜ ਹਠੇਆ ਜੀਹਤੇ ਓਹਨੂੰ ਕਵਰ ਕੀਤਾ ਗਿਆਵਾ ਰੈੱਡ ਕਲਰ ਦੇ ਨਾਲ ਤੇ ਚੇਅਰ ਜੇਹੜੀਆਂ ਵਾਂ ਸਕਿਨ ਕਲਰ ਦਿਆਂ ਵਾਂ।

ਰ ਏਹ ਰਾਇਟ ਸਾਈਡ ਦੇ ਇੱਕ ਬੈਨਰ ਲੱਗਾ ਵਾ ਓਹਦੇ ਵਿੱਚ ਚਾਰ ਤਸਵੀਰਾਂ ਵਾਂ।

ਸੱਤ ਵ੍ਹੀਕਲ ਲੱਗੇ ਆ ਜਿਸਦੇ ਵਿੱਚ ਤਿੰਨ ਐਕਟਿਵਾ ਚਾਰ ਐਕਟਿਵਾ ਵਾ ਤੇ ਤਿੰਨ ਮੋਟਰਸਾਈਕਲ ਆ।

ਜਿਹੜੇ ਬੱਚੇ ਨੇ ਸ਼ਰਟ ਪਾਈ ਆ ਉਹਦਾ ਕਲਰ ਆ ਔਰੇਂਜ ਰੈਡ ਆ ਤੇ ਔਰੇਂਜ ਕਲਰ ਦਾ ਪਜਾਮਾ ਪਾਇਆ।

ਇਹਦੇ ਵਿੱਚ ਜਿਹੜੀਆਂ ਉਹਨਾਂ ਨੇ ਆਪਣੀ ਜਿਹੜੀਆਂ ਲੈਗਸ ਲੱਤਾਂ ਨੂੰ ਹੱਥਾਂ ਦੇ ਨਾਲ ਫੜਿਆ ਵਾ।

ਰੱਖੀ ਹੋਈ ਆ ਤੇ ਰਾਈਟ ਸਾਈਡ ਤੇ ਕਾਫੀ ਟੱਪ ਪਏ ਆ ਵੱਡੇ ਵੱਡੇ ਬਰਤਨ--

ਲੈਫ਼੍ਟ ਸਾਈਡ ਤੇ ਯੈਲੌ ਬਲੂ ਕਲਰ ਦੇ ਪਏਆ ਮਿੱਡਲ ਚ ਯੈਲੌ ਪਏ ਆ ਕ੍ਰੇਟ

ਇਹਦੀ ਰਾਇਟ ਸਾਈਡ ਤੇ ਇੱਕ ਬੋਰਡ ਵੀ ਲੱਗਾ ਵਾ ਜੋ ਬਲੂ ਕਲਰ ਦਾ ਇਹਦੇ ਥੱਲੇ ਚੇਅਰ ਆ।